ਮਤਲਬ ਕੀ ਲੜਕੀਆਂ ਨੂੰ ਛੇ ਮਹੀਨੇ ਦੀ training ਬਿਲਕੁਲ ਹੀ ਮੁਫ਼ਤ ਦਿੱਤੀ ਜਾਂਦੀ ਏ

ਵੀ ਕੋਈ ਕੱਪੜਾ ਨਹੀਂ ਲੈਕੇ ਆਣਾ ਕੋਈ ਸੁੰਹੀ ਤੱਕ ਵੀ ਨਹੀਂ ਲੈਕੇ ਆਣੀ ਸਾਰਾ ਕੁੱਛ ਉਰੋ ਹੀ ਮਿਲਦਾ ਹੈ ਕੋਈ payment ਵਗੈਰਾ ਤਾਂ ਨਹੀਂ

payment ਮਤਲਬ ਕੀ ਜਿਹੜੀ ਇਹਨਾ ਦਾ ਹੈਗਾ ਵੀ trust ਵਲੋਂ ਹੈਗਾ ਦੋ ਸੋ ਰੁਪਇਆ security fess ਹੁੰਦੀ ਏ

ਇੱਕ ਦੂਸਰਾ ਜਿਹੜਾ ਸਰਕਾਰੀ ਹੈਗਾ ਮਤਲਬ ਕੀ ਉਹਦੇ ਵਿੱਚ ਡੇਡ ਸੋ ਰੁਪਏ month fess ਏ ਜ਼ੇ ਸਿਲਾਈ ਵਿੱਚ ਫ਼ੇਰ ਛੇ ਮਹੀਨਿਆਂ ਤੋਂ ਬਾਅਦ ਤੁਹਾਨੂੰ machine ਦਿੱਤੀ ਜਾਂਦੀ ਏ ਅੱਛਾ ਜੀ ਸਰਕਾਰੀ course ਚ ਦਿੰਦੇ ਨੇ

ਉਸ ਤੋਂ ਇਲਾਵਾ ਜਦੋਂ ਕਲਾਸਾਂ ਦੇ ਵਿੱਚ ਕੋਈ ਵੀ ਸਮਾਨ ਨਹੀਂ ਲੈਕੇ ਆਣਾ ਹੈਗਾ

ਸਾਰਾ ਕੁੱਛ ਹੀ ਮਤਲਬ ਕੀ practice ਸਮਾਨ trust ਵੱਲੋਂ ਦਿੱਤਾ ਜਾਂਦਾ ਹੈ

ਬਾਅਦ ਵਿੱਚ ਜਦੋਂ six month ਤੋ ਬਾਅਦ certificate ਦੇ ਨਾਲ ਫ਼ੇਰ makeup kit ਹੁੰਦੀ ਏ Derail ਵਗੈਰਾ ਅਹ ਸਾਰਾ ਕੁੱਛ ਸਮਾਨ ਨਾਲ ਮਿਲਦਾ ਹੈਗਾ

ਨਹੀਂ ਇਸੇ ਤਰ੍ਹਾਂ ਹੀ ਮਤਲਬ ਕੀ computer ਵਿੱਚ ਵੀ ਮਤਲਬ ਕੀ six month ਤੋ ਬਾਅਦ ਨੋ ਸੋ ਰੁਪਇਆ ਫੀਸ ਏ

ਦਿੱਤਾ ਜਾਂਦਾ ਹੈਗਾ certificate ਦਿੱਤਾ ਜਾਂਦਾ ਹੈਗਾ

ਅਹ software ਦਾ ਵੀ ਕਰਵਾਦੇ ਹੈ software hardware ਦਾ

ਸਿਲਾਈ ਦਾ ਜੀ six month ਦੀ ਹੈ ਉਸ ਤੋ ਬਾਅਦ ਪਹਿਲੇ file ਬਣਦੀ ਏ sample ਵਗੈਰਾ ਬਣਗੇ ਮਤਲਬ ਕੀ starting ਕਿੱਥੋ ਤੋ ਹੁੰਦੀ ਏ ਜਿਵੇਂ ਆਪਾਂ ਕਹਿਣੇ ਆ ਨਾ ਵੀ simple suit ਸਿਖਣੇ ਏ ਆਪਾਂ ਨੇ ਉੱਥੇ ਤੋ ਹੁੰਦੀ ਏ ਜਾ ਛੋਟੋ product ਹੁੰਦੀ ਏ

ਕੁੱਛ ਇੱਥੋ ਸੁਰੂਆਤ ਹੁੰਦੀ ਏ ਕੁੱਛ ਛੋਟੇ ਛੋਟੇ sample ਪਹਿਲੇ ਬਣਾਗੇ ਉਸ ਤੋ panty ਤੋ start ਹੁੰਦੀ ਏ

ਇਸ ਫ਼ੇਰ ਉਸ ਤੋਂ ਬਾਅਦ ਸੂਟਾ ਤੇ ਆਪਾਂ ਜਾਣੇ ਹੈਗੇ ਆ

ਜਦੋਂ ਬਾਅਦ suit ਪਹਿਲੇ ਉਹ ਸਿਖਾਣ ਗਏ cutting ਸਿਖਾਦੇ ਹੈ stitch ਕਰਨਾ ਹੋ ਗਿਆ ਫ਼ੇਰ ਅੱਜਕਲ ਜਿਵੇਂ palazzo ਚੱਲੇ ਹੋਏ ਹੈ ਸਰਾਰਾ ਹੋ ਗਿਆ ਅਲੱਗ ਅਲੱਗ ਤਰ੍ਹਾਂ ਦੀਆਂ ਮਤਲਬ ਕੀ ਕਾਟਾ ਹੋ ਗਈਆਂ

six month ਇਹ ਮਤਲਬ ਕੀ ਜਿਵੇਂ ਫੁਲਕਾਰੀ ਦਾ ਆਪਾਂ ਕਰਦੇ ਹਾਂ course ਉਹਦੇ ਵਿੱਚ ਵੀ ਪਹਿਲਾ ਕੋਈ sample ਵਗੇਰਾ ਬਣਾਉਣੇ ਪੈਂਦੇ ਨੇ ਜਾ simple ਮਤਲਬ ਕੀ ਆਪਾਂ ਨੂੰ ਦੇ ਦਿੰਦੇ ਨਹੀਂ ਨਹੀਂ ਇਹਦੇ ਵਿੱਚ ਵੀ ਪਹਿਲਾ ਮਤਲਬ ਕੀ ਸਾਰੇ ਤੁਹਾਨੂੰ ਟਾਕਿਆਂ ਬਾਰੇ ਜਾਣਕਾਰੀ ਦਿੱਤੀ ਜਾਊਗੀ ਜਿਸ ਤਰ੍ਹਾਂ ਤੁਹਾਡੇ ਕੁੱਲ ਹੁੰਦੇ ਏ ਪੈਤੀ ਟਾਂਕੇ ਹੁੰਦੇ ਆ

ਅਲੱਗ ਅਲੱਗ ਟਾਕਿਆਂ ਦੇ ਨਾਮ ਵੀ ਕਿਹੜਾ ਕੱਚਾ ਟਾਂਕਾ ਆ ਪੱਕਾ ਟਾਂਕਾ ਆ ਮੱਛੀ ਟਾਂਕਾ ਹੋ ਗਿਆ ਇਹ traditional ਵਗੇਰਾ ਸਿਖਾਦੇ ਏ ਜਾ ਇੱਕਲਾ ਕੱਚੀ ਅਹ ਫੁਲਕਾਰੀ ਸਿਖਾਣੇ ਏ

ਸਿੰਧੀ work ਹੋ ਗਿਆ mirror ਲਗਾਣਾ ਹੋ ਗਿਆ

ਇਸ ਤਰ੍ਹਾਂ ਦੇ ਸਾਰੇ ਅਲੱਗ ਅਲੱਗ ਟਾਂਕੇ ਤੋ ਸੁਰੂਆਤ ਲੈਕੇ ਪਹਿਲੇ ਇੱਕ ਇੱਕ sample flower ਦਾ ਸਾਰੇ sample ਬਣਾਕੇ file ਬਣਦੀ ਏ ਮਤਲਬ ਕੀ ਉਹ ਇੱਕ ਏ teacher ਸਿਖਾਦੇ ਏ ਜਾਂ ਅਲੱਗ ਅਲੱਗ subject ਅਲੱਗ ਅਲੱਗ teacher ਲੱਗੇ ਵੇ ਹੈ ਨਹੀਂ ਅਲੱਗ ਅਲੱਗ ਫੁਲਾਕਰੀ ਦੇ ਅਲੱਗ teacher ਏ

ਅਲੱਗ ਹੈ computer ਦੇ ਅਲੱਗ teacher ਏ

parlor ਦੇ ਅਲੱਗ ਹੈ ਮਤਲਬ ਕੀ ਹਰੇਕ department ਦੇ ਅਲੱਗ ਅਲੱਗ teacher ਹੈ

ਤੇ paper ਲਿਆ ਜਾਂਦਾ ਹੈ paper ਬਾਹਰੋ ਆਣੇ ਹੈ teacher

ਮਤਲਬ ਕੀ ਲੜਕੀਆਂ ਜਿਹੜੀਆਂ ਪਿੰਡਾਂ ਵਿੱਚ ਨਹੀਂ ਬਾਹਰ ਨਿੱਕਲ ਸਕਦੀਆਂ ਜਾ ਜਿਹਨਾ ਕੋਲ income ਨਹੀਂ ਹੈ

ਦੀ ਤਾਂ ਉਹਨਾ ਨੂੰ ਬਿਲਕੁਲ ਵੀ ਬਹੁਤ ਹੁੰਦਾ ਹੈ ਜਿਵੇਂ ਆਪਾਂ ਕਿੱਥੇ ਬਾਹਰ ਜਾਕੇ ਸਿਖਦੇ ਹਾਂ ਤਾਂ ਆਪਣੇ ਕੋਲ ਹਰੇਕ month ਕੋਈ ਅਮ

ਜਿਵੇਂ ਨਾ ਆਪਣੇ ਪਿੰਡਾਂ ਦੇ ਵਿੱਚ ਕਈ ਵਾਰ ਬੱਸ ਨਹੀਂ ਆਂਦੀ ਹੈਗੀ ਫ਼ੇਰ ਤੁਸੀਂ ਉਹਦਾ ਵੀ ਇੰਤਜਾਮ ਕਰ ਸਕਦੇ ਹੋ ਹਾਂਜੀ ਉਹਦੇ ਵਿੱਚ ਵੀ ਕਈਆਂ ਨੂੰ auto ਲਗਾਏ ਹੋਏ ਹੈ

ਲੜਕੀਆਂ ਨੂੰ auto trust ਤੱਕ ਛੱਡ ਕੇ ਹੀ ਜਾਣੇ ਏ ਉਹਦੇ ਤੱਕ ਤਾਂ ਲੈਕੇ ਵੀ ਜਾਣੇ ਏ

ਆਣਾ ਜਾਣਾ ਕੋਈ ਖ਼ਾਸ ਦਿੱਕਤ ਨਹੀਂ ਆਂਦੀ ਹੈਗੀ

ਮਤਲਬ ਕੀ ਸਿੱਖਣ ਚ ਵੀ ਕੋਈ ਸਮਾਨ ਦੀ ਆਪਾਂ ਨੂੰ tension ਨਹੀਂ ਹੈਗੀ ਵੀ ਆਪਾਂ ਘਰੋ ਲੈਕੇ ਜਾਣਾ ਆਪਾਂ ਇੱਕ ਦਿਨ ਲੇ ਜਾਂਦੇ ਹਾਂ ਵੀ ਆ ਹੁਣ ਕਿਆ ਲੈਕੇ ਜਾਉਗੇ ਕੱਪੜਾ ਖ਼ਰਾਬ ਹੋਉਗਾ ਕੁੱਛ ਹੋਉਗਾ

ਮਤਲਬ ਕੀ ਸਾਰਾ ਕੁੱਛ ਆਪਣਾ ਦੇਣਗੇ ਹਨਾ

ਜਿਵੇਂ ਇੱਕ ਕੋਈ sample ਬਨਾਣਾ ਆਪਾਂ ਨੇ ਜਾ ਕੋਈ ਕੈਚੀ ਵਗੇਰਾ ਉਹ ਸਾਰਾ ਕੁੱਛ ਉੱਥੋ ਤੋਂ ਮਿਲੂਗਾ ਸਾਰਾ ਕੁੱਛ ਉੱਥੋ ਮਿਲੇਗਾ ਉਸ ਤੋ ਬਾਅਦ tracing ਵੀ ਹੈਗੀ ਏ ਫੁਲਕਾਰੀ ਚ ਆਂਦੀ ਹੈ ਉਹ ਵੀ ਸਿੱਖ ਸਕਦੇ ਹਾਂ ਆਪਾਂ

ਉਹਦੇ ਲਈ ਵੀ ਪਹਿਲਾ ਮਤਲਬ ਕੀ ਜ਼ੇ ਆਪਾਂ ਨੂੰ trace ਦੀ knowledge ਹਉਗੀ ਤਾਂ ਤਾਂਹੀ ਆਪਾਂ ਅੱਗੇ ਕਢਾਈ ਕਰ ਸ੍ਕੂਗੇ ਹਾਂਜੀ ਪਹਿਲਾ trace ਮਤਲਬ ਕੀ tracing ਤੋ ਹੀ start ਹਊਗੇ ਪਹਿਲਾ ਉਹਨਾ ਦੀ ਨਹੀਂ ਫੁਲਕਾਰੀ ਵਿੱਚ ਤਾਂ ਮਤਲਬ ਕੀ ਉਹ ਕਰਦੇ ਹੈ ਵੀ ਕੱਚੇ ਟਾਕਿਆਂ ਤੋ ਸੁਰੂਆਤ ਹੁੰਦੀ ਹੈਗੀ ਏ

ਪਰ ਜਿਹੜੀਆਂ ਲੜਕੀਆਂ ਹੁਣ ਜਿਵੇਂ ਸਿਖ ਜਾਣੀਆਂ ਏ ਕਢਾਈ ਸਿੱਖ ਗਏ ਫ਼ੇਰ tracing ਵੀ ਸਿਖਾ ਦਿੰਨੇ ਏ

ਵੀ ਕਿਸ ਤਰ੍ਹਾਂ ਕਰਨੀ ਹੈ ਪਹਿਲੇ ਕੱਪੜਾ ਕਿਹੜਾ ਹੋਣਾ ਚਾਹੀਦਾ ਏ ਆਪਾਂ ਨੂੰ ਕਿਸ ਕੱਪੜੇ ਤੇ ਕਿਹੜੀ ਕਢਾਈ ਹੋਣੀ ਚਾਹੀਦੀ ਹੈ ਇਹ ਆਪਾਂ ਨੂੰ knowledge ਨਹੀਂ ਹੁੰਦੀ ਸਾਰੀ knowledge ਉੱਰੋ ਮਿਲਦੀ ਏ

ਇੱਕ ਵਾਰੀ ਹੋਰ ਵੀ ਸੁਣਿਆ ਹੈ ਕੀ ਇੱਥੇ camp ਵਗੈਰਾ ਵੀ ਲੱਗਦੇ ਨੇ ਮੇਹਰ ਬਾਬਾ charitable ਦੇ trust ਦੇ ਵਿੱਚ

ਕੋਈ camp ਕਿਸ ਚੀਜ਼ਾ ਦਾ ਲੱਗਦਾ ਹੈ camp ਉੱਰੇ eyes camp ਲੱਗਦਾ ਏ ਸਾਲ ਚ ਦੋ ਵਾਰੀ eyes camp ਲੱਗਦਾ ਏ ਬਿਲਕੁਲ ਮੁਫ਼ਤ ਹੁੰਦਾ ਏ

operation ਵਗੈਰਾ ਵੀ ਕਰਵਾਉਣ ਗਏ ਜਿਹੜਾ ਆਪਣਾ ਅੱਖਾ ਦਾ operation ਹੁੰਦਾ ਹੈ ਨਾ

ਪਿੰਡਾਂ ਦੇ ਲੋਕ ਮਤਲਬ ਕੀ ਜਿਵੇਂ ਬਾਹਰ ਸ਼ਹਿਰ ਨਹੀਂ ਜਾ ਸਕਦੇ ਹੈਗੇ ਉਹ MB city ਦੇ ਵਿੱਚ ਆ ਜਾਂਦੇ ਏ

ਫ਼ੇਰ ਮੇਹਰ ਬਾਬਾ charitable trust ਚ ਉਹ ਆਪ ਹੀ ਲੈਕੇ ਜਾਂਦੇ ਨੇ ਹਾਂਜੀ ਹਾਂਜੀ ਉਹਨਾ ਨੂੰ ਉੱਥੇ ਛੱਡ ਜਾਂਦੇ ਏ ਜਿਸ ਤਰ੍ਹਾਂ ਸਵੇਰੇ ਜਾਣਾ ਹੁੰਦਾ ਏ ਫ਼ੇਰ ਆਪਣੀ ਬੱਸ ਚ ਲੈਕੇ ਜਾਣੇ ਏ ਫ਼ੇਰ ਉੱਥੋ ਲੈਕੇ ਆਨੇ ਹੈ patient ਦੇ ਨਾਲ ਘਰ ਦੇ member ਨੂੰ ਵੀ ਨਹੀਂ ਲੈਕੇ ਜਾਂਦੇ ਵੀ ਖੁੱਦ ਹੀ ਆਪ ਹੀ care ਕਰਦੇ ਏ

ਇਹ ਸਾਲ ਚ ਦੋ ਵਾਰੀ ਲੱਗਦਾ ਹੈਗਾ

ਕੋਈ function ਵਗੈਰਾ ਤਾਂ ਨਹੀਂ ਉਰੇ ਮਤਲਬ ਕੀ ਕਰਦੇ ਹੈਗੇ ਆਪਾਂ

ਜਿਵੇਂ ਮਤਲਬ ਕੀ ਅਹ ਕੋਈ celebrate ਕਰਨਾ ਹੋਵੇ ਕੋਈ function ਆਪਾਂ ਨੇ ਨਹੀਂ ਇਹ ਸਾਲ ਚ ਜਿਵੇਂ ਲੋਹੜੀ ਦਾ function ਹੁੰਦਾ ਏ ਤੀਆਂ ਦਾ function ਹੁੰਦਾ ਏ

ਹਾਂ ਇਸ ਤਰ੍ਹਾਂ ਇਹ ਵੀ function ਨਾਲ ਹੀ ਬੱਚੇ ਕੰਮ ਕਰਦੇ ਕਰਦੇ ਜਿਵੇਂ ਹੋ ਜਾਂਦਾ ਏ ਥੋੜਾ enjoy ਹੋ ਜਾਂਦਾ ਏ ਬੱਚਿਆ ਦਾ ਵੀ

ਵੀ ਇਹ ਚੀਜ਼ਾਂ ਵੀ ਹੈਗੀਆਂ ਨੇ ਗਿੱਧਾ main ਕੁੜੀਆਂ ਦਾ ਕਿਉਂਕਿ favorite ਹੁੰਦਾ ਏ

ਸਿੱਖਕੇ ਮਤਲਬ ਕੀ ਉੱਪਰ ਤੋਂ ਸਿੱਖਕੇ ਆਵਾ ਫੁਲਕਾਰੀ ਦਾ ਵੀ ਨੀਚੇ ਅਸੀਂ job ਲੱਗ ਸਕਦੇ ਹਾਂ ਕੋਈ ਵੀ

ਤਾਂ ਮਤਲਬ ਕੀ ਕਈਆਂ ਨੇ ਮਤਲਬ ਕੇ ਸਿਖਕੇ ਆਪਣੇ ਬੂਟੀਕ ਖੋਲ ਲੈਂਦੇ ਨੇ

ਵੀ ਹੈਗਾ ਕੀ ਆਪਣਾ ਤੁਸੀਂ ਆਪ ਵੀ ਕਮਾ ਸਕਦੇ ਹੋ ਹਾਂਜੀ ਦੀਦੀ ਆਪਾਂ ਮਤਲਬ ਕੀ ਕੋਈ ਵੀ ਕੰਮ ਸਿੱਖਕੇ ਛੱਡ ਦੋ ਗਏ

ਵੀ ਆਪਾਂ ਕਰਦੇ ਰਹਿੰਦੇ ਹਾਂ ਤਾਂ ਆਪਣੀ knowledge ਬਣਦੀ ਰਹਿੰਦੀ ਏ speed ਬਣੀ ਰਹਿੰਦੀ ਹੈਗੀ ਏ ਇਸ ਲਈ ਉੱਰੇ ਇੱਕ ਇਹ ਵੀ ਫਾਇਦਾ ਹੈਗਾ ਕੀ ਆਪਾਂ ਸਿੱਖਕੇ ਉੱਰੇ ਹੀ ਲੱਗ ਜਾਂਦੇ ਏ ਕੰਮ ਕਰੀ ਜਾਣੇ ਆ ਮਤਲਬ ਕੀ ਫ਼ੇਰ ਜਿਹੜੇ ਤੁਹਾਡੇ ਕੋਲ order ਵਗੇਰਾ ਆਂਦੇ ਹੈ ਉਹ ਕਿੱਥੋ ਤੋ ਆਉਦੇ ਨੇ order order ਮਤਲਬ ਕੀ ਬਾਹਰਲੀ side ਮਤਬਲ ਕੀ N R I ਦੇ ਵੀ ਕਾਫ਼ੀ ਆ ਜਾਂਦੇ ਨੇ ਗਏ ਚੰਡੀਗੜ੍ਹ ਤੋਂ ਵੀ

ਬੂਟੀਕਾਂ ਤੋ ਆ ਜਾਣੇ ਨੇ ਮਤਲਬ ਕੀ ਅਲੱਗ ਅਲੱਗ ਜਿਵੇਂ ਚੀਜ਼ ਆਉਦੀ ਹੈ ਆਪਾਂ design ਸਿੱਖੀ ਜਾਨੇ ਆ

ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਨੇ ਘਰ ਤਾਂ ਆਪਾਂ ਨੂੰ ਮਤਲਬ ਕੀ ਜ਼ੇ ਆਪਾਂ ਇੱਕ ਅੱਧਾ ਆਪਣਾ ਹੀ suit ਬਣਾਲੂਗੇ ਜਾਂ ਆਸ ਪੜੋਸ ਦੇ

ਉਹੀ ਆਪਾਂ ਨਵੀਂਆਂ ਨਵੀਆਂ ਚੀਜ਼ਾਂ ਨਵੇਂ ਨਵੇਂ design ਦੇਖਦਿਆ ਏ ਫੁਲਕਾਰੀ ਦੇ ਤਾਂ ਕਈ ਤਰ੍ਹਾਂ ਦੇ ਆਪਾਂ ਨੂੰ design ਦੇਖਣ ਨੂੰ ਮਿਲਦੇ ਏ

ਵੱਧਦੀ ਜਾਂਦੀ ਏ ਜਿੰਨਾ ਆਪਾਂ ਕਰੀ ਜਉਗੇ ਉੰਨਾ ਹੀ ਆਪਣੀ knowledge ਵੱਧੀ ਜਾਂਦੀ ਹੈਗੀ ਏ ਮਤਲਬ ਕੀ ਜਿਆਦਾਤਰ related ਇਹ ਬਾਹਰਲੀਆਂ ਕੰਨਟਰੀਆਂ ਨਾਲ ਹੈ ਹਾਂਜੀ ਬਾਹਰਲੀਆਂ ਕੰਨਟਰੀਆਂ ਨਾਲ ਵੀ ਹੈਗਾ ਚੰਡੀਗੜ੍ਹ ਚ ਵੀ ਕਾਫ਼ੀ ਆਂਦੇ ਹੈ ਇਸ ਤੋਂ ਇਲਾਵਾ exhibition ਵੀ ਲੱਗਦੀਆਂ ਨੇ

exhibition ਤੇ ਵੀ ਜਾਂਦੇ ਆ ਆਪਾਂ ਨੂੰ ਉੱਥੇ ਹਰੇਕ ਤਰ੍ਹਾਂ ਦਾ customer ਆਂਦਾ ਹੈ ਨਵੀਂ ਜਗਾਂ ਦੇਖਣ ਨੂੰ ਮਿਲਦੀ ਹੈ